ਆਹ ਬੰਦਾ ਥੋੜਾ ਮਾਰ ਲੈਣਾ ਹੀ ਹਣਾ ਪੈਹਿਆਂ ਖੁਣੋ ਪਰ ਐਤਕਾ ਹਾਲ ਉਹਦਾ ਮਾੜਾ ਚੰਗਾ ਚੰਗਾ ਮੁੜਕੇ ਕਰਨੇ ਚੰਗਾ ਸਤਿ ਸ੍ਰੀ ਅਕਾਲ ਮੈਂ ਕਰਨ ਸੱਗੀ ਸੋ ਅੱਜ ਮੈਂ ਪੰਜਾਬੀ ਦੇ ਵਿਸ਼ੇ ਬਾਰੇ ਗੱਲ ਕਰਾਂਗੇ ਜਿਹਦਾ topic ਦਾ ਨਾਮ ਹੈ ਪੰਜਾਬੀ ਭਾਸ਼ਾ ਅਤੇ ਵੱਖ ਵੱਖ ਭਾਸ਼ਾਈ ਵੰਨਗੀਆਂ ਪੰਜਾਬੀ ਭਾਸ਼ਾ ਤੋਂ ਭਾਵ ਇਸਦੇ ਟਕਸਾਲੀ ਰੂਪ ਤੋਂ ਹੈ ਹਰ ਪੰਜਾਬੀ ਆਪਣੀ ਨਿਤ ਵਰਤੋਂ ਵਿੱਚ ਸਿਰਫ਼ ਟਕਸਾਲੀ ਰੂਪ ਹੀ ਵਰਤੋਂ ਨਹੀ ਕਰਦਾ ਸਗੋਂ ਪੰਜਾਬ ਦੇ ਵੱਖ ਵੱਖ ਕਿੱਤਾ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕ ਵੱਲੋਂ ਪੰਜਾਬੀ ਦੀਆਂ ਭਾਸ਼ਾ ਵੱਖ ਵੱਖ ਵੰਨਗੀਆਂ ਜਾਂ ਰੂਪ ਦੀ ਵਰਤੋਂ ਕਰਦੀ ਹੈ। ਇਹ ਸਾਰੀਆਂ ਵੰਨਗੀਆਂ ਪੰਜਾਬੀ ਭਾਸ਼ਾ ਦੇ ਕੇਂਦਰ ਜਾਂ ਟਕਸਾਲੀ ਰੂਪ ਨਾਲ ਜੁੜੀਆਂ ਹੋਈਆਂ ਹਨ, ਪੰਜਾਬੀ ਭਾਸ਼ਾ ਟਕਸਾਲੀ ਰੂਪ ਵਿੱਚ ਪੰਜਾਬੀ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਭਾਸ਼ਾਈ ਵੰਨਗੀਆਂ ਉੱਤੇ ਭਾਰੂ ਹੈ ਪੰਜਾਬ ਦੀ ਭਾਸ਼ਾ ਹਰ ਅਜਿਹੀ ਵੰਨਗੀ ਭਾਵੇਂ ਉਹ ਕਿਸੇ ਵੀ ਉਪਭਾਸਾਈ ਇਲਾਕੇ ਵਿੱਚ ਬੋਲੀ ਜਾਂਦੀ ਹੈ, ਜਾਂ ਕਿਸੇ ਵੀ ਕਿੱਤੇ ਦੇ ਕਰਨ ਵਾਲੀਆਂ ਵਿਚਾਰ ਆਦਾਨ ਪ੍ਰਦਾਨ ਲਈ ਮਾਧਿਅਮ ਵਜੋਂ ਵਰਤੀ ਜਾਂਦੀ ਹੈ ਵਿਗਿਆਨਕ ਨਿਯਮਾਂ ਪੱਖੋਂ ਪੰਜਾਬ ਭਾਸ਼ਾ ਦੀਆਂ ਦੂਜੀਆਂ ਸਾਰੀ ਵੰਨਗੀਆਂ ਨਾਲ ਮਿਲਦੀ ਜੁਲਦੀ ਭਾਵ ਇਹਨਾਂ ਸਾਰੀਆਂ ਵੰਨਗੀਆਂ ਵਿੱਚ ਕੰਮ ਕਰ ਰਹੇ ਵਿਗਿਆਨਕ ਨਿਯਮ ਸਾਂਝੇ ਹਨ। ਪੰਜਾਬੀ ਭਾਸ਼ਾ ਦੀਆਂ ਅਜਿਹੀਆਂ ਇਹਨਾਂ ਸਾਰੀਆਂ ਵੰਨਗੀਆਂ ਬਾਰੇ ਹੇਠਾਂ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ ਹੈ। ਇਕਾਈ ਵਖਰੇਵਾਂ ਭਾਸ਼ਾ ਦੀਆਂ ਇਕਾਲੀ ਬਗਾਨੀ ਵੰਨਗੀਆਂ ਜਾਂ ਰੂਪ ਨੂੰ ਆਮ ਤੌਰ ਤੇ ਉਪਭਾਸ਼ਾ ਕਿਹਾ ਜਾਂਦਾ ਹੈ, ਵੱਖ ਵੱਖ ਭਾਸ਼ਾ ਦੇ ਇਤਿਹਾਸ ਉੱਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਭੁਗੋਲਿਕ ਖਿਲਾਰ ਅਤੇ ਕਈ ਭਾਂਤ ਦੀਆਂ ਹੱਡਬੰਦੀਆਂ ਕਰਨ ਇਹਨਾਂ ਉਪਭਾਸ਼ਾ ਵਿਚਕਾਰ

ਜਾਂ ਸੰਸਾਰ ਇੰਨਾ ਘੱਟ ਜਾਂਦਾ ਹੈ ਕਿ ਇਹ ਸਮਾਂ ਪਾ ਕੇ ਵੱਖ ਵੱਖ ਭਾਸ਼ਾ ਦਾ ਰੂਪ ਵਿੱਚ ਧਾਰਨ ਕਰ ਲੈਂਦੀਆਂ ਹਨ, ਪਰ ਅੱਜ ਦੇ ਵਿਗਿਆਨਕ ਯੁਗ ਵਿੱਚ ਸੰਸਾਰ ਮਾਧਿਅਮ ਅਤੇ ਆਵਾਜ਼ਾਈ ਦੇ ਸਾਧਨਾਂ ਵਿੱਚ ਕੋਈ ਨੇ ਸਮੇਂ ਤੇ ਸਥਾਨ ਦੀ ਦੂਰੀ ਨੂੰ ਘਟਾ ਦਿੱਤਾ ਹੈ। ਸਿੱਟੇ ਵਜੋਂ ਅੱਜ ਦੇ ਸਮੇਂ ਵਿੱਚ ਉਪਭਾਸ਼ਾ ਦੇ ਭਾਸ਼ਾਵਾਂ ਵਿੱਚ ਬਦਲਣਾ ਅਸੰਭਵ ਨਜ਼ਰ ਆਉਂਦਾ ਹੈ, ਇਸੇ ਇੱਥੇ ਪੰਜਾਬੀ ਭਾਸ਼ਾ ਦੀ ਉਦਾਹਰਣ ਵੀ ਦਿੱਤੀ ਜਾ ਸਕਦੀ ਹੈ, ਉੱਨੀ ਸੌ ਸੰਤਾਲੀ ਵਿੱਚ ਪੰਜਾਬ ਦੇ ਹਿੱਸਿਆਂ ਵਿੱਚ ਵੰਡਿਆ ਗਿਆ ਅੱਧੇ ਨਾਲੋਂ ਵੱਧ ਪੰਜਾਬ ਬੋਲਣ ਵਾਲਾ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਬਾਕੀ ਭਾਰਤ ਵਿੱਚ ਰਹਿ ਗਿਆ ਵੰਡ ਤੋਂ ਬਾਅਦ ਵਿੱਚ ਪਾਕਿਸਤਾਨੀ ਪੰਜਾਬ ਅਤੇ

ਸੰਸਾਰ ਮਾਧਿਅਮਾਂ ਰਾਹੀਂ ਭਾਸ਼ਾਈ ਫ਼ਰਕ ਕਾਇਮ ਹੋਣ ਕਾਰਨ ਦੋ ਦੇਸਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵੱਖ ਵੱਖ ਜ਼ੁਬਾਨਾਂ ਦਾ ਵੱਖ ਜ਼ੁਬਾਨਾਂ ਦਾ ਕੋਈ ਦੇ ਦੇਸਾਂ ਵਿੱਚ ਬੋਲਣ ਜਾਣ ਵਾਲੀ ਭਾਸ਼ਾ ਵੱਖ ਵੱਖ ਜ਼ੁਬਾਨਾਂ ਬਣਨ ਤੋਂ ਇਨਕਾਮ ਨਜ਼ਰ ਨਹੀਂ ਆਉਂਦੀ। ਇਕਲਾਈ ਵਖਰੇਵੇ ਦੇ ਨਾਲ ਨਾਲ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦੀਆਂ ਦੋ ਵੱਖਰੀਆਂ ਪਰ ਬਹੁਤ ਹੱਦ ਤੱਕ ਮਿਲਦੀਆਂ ਜੁਲਦੀਆਂ ਦੋ ਕੇਂਦਰੀ ਵੰਨਗੀਆਂ ਰੁਪ ਉਤਪੰਨ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਚੰਦਾ। ਉਪਭਾਸ਼ਾ ਦਾ ਇਲਾਕਾਈ ਜਾਂ ਸਥਾਨਕ ਵਖਰੇਵਾ ਸਭ ਤੋਂ ਪਹਿਲਾਂ ਉਚਾਰਨ ਦੇ ਪੱਧਰ ਤੇ ਨਜ਼ਰ ਨਜ਼ਰ ਆਉਂਦਾ ਹੈ ਸ਼ਬਦਾਵਲੀ ਸ਼ਬਦਾਵਲੀ Hello Hello Hello ਪੱਧਰ ਤੇ ਨਜ਼ਰ ਆਉਂਦੀ ਹੈ ਸ਼ਬਦਾਂ ਦੀ ਇਸ ਤੋਂ ਬਾਅਦ ਨਜ਼ਰ ਪੈਂਦੀ ਹੈ ਜਿੱਥੇ ਤੱਕ ਵੱਖ ਵੱਖ ਉਪਭਾਸ਼ਾ ਉਪਭਾਸ਼ਾ ਦੀ ਵਕਾਤਮਕ ਜਾਂ ਵਿਗਿਆਨਕ ਬਣਤਰ ਸੰਬੰਧ ਹੈ ਉਹ ਕਰੀਬਨ ਇੱਕੋ ਜਿਹੀ ਨਹੀਂ ਹੁੰਦੀ ਅੰਤਰ ਹੋ ਸਕਦਾ ਹੈ ਪਰ ਬਹੁਤ ਘੱਟ ਆਸਾਨੀ ਆਸਾਨੀ ਨਾਲ ਸਮਝ ਲੈਂਦੇ ਹਨ, ਦੋ ਬੋਲੀਆਂ ਬਾਰੇ ਇਹ ਜਾਣਨ ਲਈ ਕਿ ਉਹ ਇੱਕ ਭਾਸ਼ਾ ਦੀਆਂ ਉਪਭਾਸ਼ਾ ਹਨ ਇਹਨਾਂ ਦੇ ਮੁੱਖ ਦਾ ਸਮਝ ਨੂੰ ਮੰਨਿਆ ਜਾਂਦਾ ਹੈ। ਜੇ ਦੋ ਬੋਲੀਆਂ ਬੋਲਣ ਵਾਲੇ ਵਕਤੇ ਇੱਕ ਦੂਜੇ ਨੂੰ ਵਗ਼ੈਰ ਕਿਸੇ ਸਿੱਖਿਆ ਜਾਂ ਵਿਸ਼ੇਸ਼ ਸਿਖਲਾਈ ਤੋਂ ਆਪਣੇ ਭਾਵ ਆਪਣੀ ਬੋਲੀ ਰਾਹੀਂ ਆਸਾਨੀ ਨਾਲ ਬੋਲ ਕੇ ਜਾਂ ਲਿਖ ਕੇ ਸਮਝਾ ਸਕਦੇ ਹੋਣ ਤਾਂ ਉਹ ਇੱਕੋ ਹੀ ਭਾਸ਼ਾ ਦੀਆਂ ਦੋ ਉਪਭਾਸ਼ਾਂ ਬੋਲ ਰਹੇ ਹਨ, ਹੁੰਦੇ ਹਨ। ਇੱਕੋ ਹੀ ਭਾਸ਼ਾ ਵਿੱਚ ਵੱਖ ਵੱਖ ਉਪਭਾਸ਼ਾ ਵਿੱਚ ਭਾਵੇਂ ਉਚਾਰਨ ਸ਼ਬਦ ਭੰਡਾਰ ਅਤੇ ਵਿਗਿਆਨਕ ਦੇ ਪੱਖ ਦੇ ਕੁੱਝ ਅੰਤਰ ਹੁੰਦਾ ਹੈ ਤਾਂ ਵੀ ਇੱਕ ਉਪਭਾਸ਼ਾ ਦਾ ਵਕਤਾ ਦੂਜੀ ਉਪਭਾਸ਼ਾ ਬੋਲਣ ਵਕਤੇ ਭਰਪੂਰ ਵਾਰਤਾਲਾਪ ਨਹੀਂ ਹੁੰਦਾ। ਲਹਿੰਦੀ, ਪੋਠੋਹਾਰੀ ਮਾਝੀ, ਡੋਗਰੀ, ਕਾਂਗੜੀ, ਦੁਆਬੀ, ਮਲਵਈ ਅਤੇ ਪੰਜਾਬੀ ਦੀਆਂ ਉਪਭਾਸ਼ਾ ਹਨ, ਪਾਕਿਸਤਾਨੀ ਵਿੱਚ ਪੰਜਾਬ ਉਰਦੂ ਫ਼ਾਰਸ਼ੀ ਅੱਖਰ ਵਿੱਚ ਲਿਖੀ ਗਈਆਂ ਉਪਭਾਸ਼ਾ ਹਨ ਪ ਪੰਜਾਬ ਵਿੱਚ ਗੁਰਮੁਖੀ ਅੱਖਰਾਂ ਵਿੱਚ ਹੁਣ ਕਾਂਗੜੀ ਅਤੇ ਡੋਗਰੀ ਦੇਵਨਾਗਰੀ ਵਿੱਚ ਲਿਖੀਆਂ ਜਾਣ ਲੱਗ ਪਈਆਂ ਹਨ, ਇਸੇ ਲਈ ਕਾਂਗੜੀ ਅਤੇ ਡੋਗਰੀ ਨੂੰ ਵੱਖਰੀਆਂ ਭਾਸ਼ਾਵਾਂ ਪੇਸ਼ ਕੀਤਾ ਜਾ ਰਿਹਾ ਹੈ, ਫਿਰ ਹਿੰਦੀ ਭਾਸ਼ਾ ਦੀਆਂ ਉਪਭਾਸ਼ਾ

ਲੋਕ ਅਜਿਹੀ ਭਾਸ਼ਾ ਹੈ, ਜਿਸ ਵਿੱਚ ਸ਼ੁਰੂ ਤੋਂ ਹੀ ਵਰਤੇ ਹੋਏ ਹਨ ਅਤੇ ਨੀਵੀਂ ਸੁਰ ਵਾਲੀਆਂ ਧੁਨੀਆਂ ਗੁਰਮੁਖੀਆਂ ਲਿੱਪੀਆਂ ਹੀ ਉਚਾਰਨ ਦੇ ਪੱਖੋਂ ਸਹੀ ਢੰਗ ਨਾਲ ਲਿਖੀਆਂ ਜਾ ਸਕਦੀਆਂ ਹਨ ਭਾਰਤ ਵਿੱ ਬਾਕੀ ਪ੍ਰਾਤਾਂ ਵਿੱਚ ਵਸੇ ਪੰਜਾਬ ਬਹੁਤ ਕਰਕੇ ਗੁਰਮੁਖੀ ਲਿਪੀ ਦਾ ਸਹਿ ਪ੍ਰਯੋਗ ਕਰਦੇ ਹਨ, ਭਾਰਤੀ ਪੰਜਾਬ ਅਤੇ ਅਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲਾਈਆਂ ਇੰਡੋਨੇਸ਼ੀਆ ਜਰਮਨੀ, ਇੰਗਲੈਂਡ ਕੈਨੇਡਾ ਅਮੈਰੀਕਾ ਆਦਿ ਦੇਸ਼ਾਂ ਵਿੱਚ ਗਏ ਪੰਜਾਬੀ ਪੰਜਾਬੀ ਲਿਖਣ ਗੁਰਮੁਖੀ ਲਿਪੀ ਦੇ ਵਰਤੋਂ ਜਾਣ ਵਾਲੀ ਪਾਕਿਸਤਾਨੀ ਪੰਜਾਬ ਤੋਂ ਗਏ ਹਨ। ਉਰਦੂ ਫ਼ਾਰਸ਼ੀ ਅੱਖਰਾਂ ਦੀ ਵਿਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾਵਾਂ ਦੇ ਉਚਾਰਨ ਦੇ ਸ਼ਬਦਾਂ ਦੇ ਪੱਧਰ ਤੇ ਰੂਪ ਧਾਰਦੀ ਚਲੀ ਜਾ ਰਹੀ ਹੈ। ਵਿਦਿਅਕ ਅਤੇ ਸਮਾਜਿਕ ਪੱਧਰ ਦਾ ਅਸਰ। ਪੰਜਾਬ ਦੇ ਹਰ ਉਪਭਾਸ਼ਾਈ ਖੇਤਰ ਦੇ ਲੋਕਾਂ ਦੀ ਬੋਲੀ ਵਿੱਚ ਵੀ ਕਾਫ਼ੀ ਅੰਤਰ ਹੈ। ਇਸਦੇ ਦੋ ਮੁੱਖ ਕਾਰਨ ਹਨ, ਇੱਕ ਕਾਰਨ ਪੜ੍ਹਿਆ ਜਾਂ ਅਨਪੜ੍ਹ ਹੋਣਾ ਤੇ ਦੂਜਾ ਸਮਾਜਿਕ ਪੱਦਵੀ ਸ਼ਾਮਿਲ ਹੋਣ ਨਾਲ ਦਾ ਹੈ ਹਰ ਇੱਕ ਭਾਸ਼ਾਈ ਖੇਤਰ ਵਿੱਚ ਪੜ੍ਹਿਆ ਅਤੇ ਅਨਪੜ੍ਹਤਾ ਦੀ ਬੋਲੀ ਵਿੱਚ ਅੰਤਰ ਸਾਫ਼ ਦਿਖਾਈ ਦਿੰਦਾ ਹੈ। ਜਿਸ ਵਿੱਚ ਵਧੇਰੇ ਅਨਪੜ੍ਹ

ਨਮਸਤੇ mam ਕੀ ਹਾਲ ਏ mam ਠੀਕ ਏ ਜੀ ਤੁਸੀਂ ਸੁਣਾਉ ਕਿਵੇਂ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਉ ਵਧੀਆ ਹਾਂਜੀ ਹਾਂਜੀ ਵਧੀਆ ਕਿਵੇਂ school ਵਧੀਆ ਚੱਲ ਰਿਹਾ ਤੁਹਾਡਾ

ਹਾਂਜੀ ਹਾਂਜੀ mam visit ਕਰਵਾ ਲਈ ਆਪਾਂ ninety nine cell ਦੀ

ਅੱਛਾ ਪਹਿਲਾਂ ਕਿੱਥੇ ਕਰਵਾਈ ਸੀਗੀ ਪਹਿਲਾਂ mam ਆਪਾਂ ਰੋਪੜ ਕਰਵਾਈ ਸੀਗੀ orange ਤੇ

ਜਿਆਦਾ ਵਧੀਆ ਸੀ orange ਦਾ ਜਾਂ ਫੇਰ ninety nine ਦਾ mam ਵੈਸੇ ਦੋਨਾ ਦਾ ਵਧੀਆ ਸੀ ਦੋਨਾ ਨੇ

ਅਹ ਉਹਨਾ ਨੇ ਕੀ ਕਰਵਾਇਆ ਸੀ orange ਵਾਲਿਆ ਨੇ orange ਵਾਲਿਆ ਨੇ mam hair ਦਾ ਕਰਵਾਇਆ ਸੀ ਬੱਚਿਆਂ ਨੂੰ ਨਾ

ਠੀਕ ਏ ninety nine ਦੇ ਵਿੱਚ ਨਾ ਅੱਲਗ ਅੱਲਗ cabins ਬਣੇ ਹੋਏ ਏ ਹਾਂਜੀ ਹਾਂਜੀ mam orange ਕੇ ਵੀ ਵੱਖ ਅਹ ਵੱਖ ਵੱਖ cabin ਬਣੇ ਹੋਏ

ਕਰਵਾਈ ਹੈਗੀ ਮੈਨੂੰ ਉਹਦੇ ਬਾਰੇ ਚ ਘੱਟ ਪਤਾ ਏ orange ਨਾ mam ਆਪਣੇ ਸਰਜੀਤ ਦੀਆਂ ਲਾਇਟਾ ਦੇ ਕੋਲ ਪੈ ਜਾਂਦਾ ਏ IDP

ਹਾਂਜੀ ਹਾਂਜੀ staff mam ਬਹੁਤ ਵਧੀਆ ਏ ਆਪਣੇ

ਵਿੱਚ ਵੀ ਆਏ ਸੀ ਹਾਂਜੀ ਬੱਚਿਆਂ ਨੂੰ ਕਾਫੀ ਉਹਨਾ ਨੇ

ਤੁਸੀਂ ਅੱਲਗ ਅੱਲਗ ਅੱਲਗ class ਲੈਕੇ ਗਏ ਕਿਵੇਂ ਦੋ ਤਿੰਨ shift ਦੇ ਵਿੱਚ ਜਾਂ ਫੇਰ ਇੱਕ ਵਾਰੀ ਲੈ ਗਏ ਨਹੀਂ ਨਹੀਂ ਦੋ ਦੋ ਕਲਾਸਾ ਲੈਕੇ ਗਏ mam ਆਪਾਂ ਨਾ

ਹਾਂਜੀ plus one plus two ਸੀਗੀ ਇਹ ਬਾਚ ਲੈਕੇ ਗਏ ਆ ਅੱਲਗ ਅੱਲਗ

ਹਾਂਜੀ ਹਾਂਜੀ ਦੋ ਦਿਨ ਗਏ ਆਪਾਂ ਨਾ

ਹਨਾ ਦੂਜੀ visit ਤੇ ਫੇਰ ਦੋ ਦਿਨ ਗਏ ਹੋਣੇ ਆ ਤੁਸੀਂ ninety nine

ਮੈਨੂੰ ਪਤਾ ਮੈਂ ਵੀ ਲੈਕੇ ਗਈ ਆ ਨਾ visit ਕਈ ਵਾਰ

ਹਾਂਜੀ ਉਹ ਤਾਂ ਬਹੁਤ ਵਧੀਆ ਕਰਵਾਂਦੇ ਏ ਹਾਂਜੀ ਹਾਂਜੀ ਬਹੁਤ ਵਧੀਆ

ਅੱਛਾ ਵੀ ਹਾਂ

ਦੱਸਦੇ ਸੀਗੇ ਨਾ ਵਿਵੇਕ sir ਕਹਿੰਦੇ ਸੀਗੇ ਨਾ ਮੈਂ call ਵੀ ਕਰਾਂਗਾ

ਉਹ ਸਾਡੇ school ਆ ਕੇ ਗਏ ਸੀ ਨਾ visit ਕਰਕੇ ਗਏ ਸੀ ਉਹਨਾ ਨੇ ਉਸ ਵੇਲੇ ਤੁਹਾਡਾ number ਲਿਆ ਸੀ ਹਨਾ

ਚਲੋ ਠੀਕ ਏ ਵਧੀਆ ਰਿਹਾ

ਫੇਰ ਬੱਚਿਆਂ ਨੂੰ ਅਪਣਿਆ ਨੂੰ ਲੈਕੇ ਗਏ ਹੋਣੇ notes books ਵਗੈਰਾ ਆਹੋ ਹਨਾ

ਹਾਂਜੀ ਹਾਂਜੀ ਕੀਤਾ ਹੋਇਆ ਨੋਟ ਉਹਨਾ ਨੇ

help full ਰਹਿੰਦਾ exam ਵਿੱਚ ਵੀ ਹਾਂਜੀ ਹਾਂਜੀ ਬਹੁਤ ਵਧੀਆ ਉਹਨਾ ਨੇ ਬਹੁਤ ਵਧੀਆ ਬੱਚਿਆਂ ਨੂੰ ਮਿਲਿਆ ਮਿਲਿਆ ਸਿੱਖਣ ਲਈ ਨਾ

ਬਹੁਤ ਵਧੀਆ ਉਹਨਾ ਨੇ ਚੀਜ਼ਾਂ ਦਸੀਆਂ ਜੋ ਇਹਨਾ ਦੇ ਸਲੇਬਸ ਤੋਂ ਬਾਹਰ ਵੀ ਏ ਨਾ

ਚਲੋ ਠੀਕ ਏ ਮੈਂ ਵੀ ਕਰਵਾ ਲੀ ਮੈਂ ਪਹਿਲਾਂ November December ਚ ਕਰਵਾਈ ਸੀਗੀ ਇੱਕ ਪਹਿਲੀ ਉਹ ਮੈਂ ਵੀ

ਬਾਅਦ ਜਿਹੜੀ ਹੁਣ second ਕਰਵਾਈ ਹੈਗੀ ਜਨਵਰੀ ਫ਼ਰਵਰੀ ਵਾਲੀ ਉਹ ਮੈਂ glamour look ਨਵਾ ਸ਼ਹਿਰ ਕਰਵਾਈ ਏ

ਅੱਛਾ ਅੱਛਾ ਅੱਛਾ

ਅੱਛਾ ਜੀ ਹਾਂਜੀ ਉਹਨਾ ਦੀ ਮੈਨੂੰ call ਆਈ ਸੀ ਨਾ ਗਰੈ